ਯਾਰ ਵੈਸੇ ਤਾਂ ਸਿੱਧੀ ਗੱਲ ਦਸਾ ਤਾ ਮੰਮੀ ਪਾਪਾ ਸਾਨੂੰ ਵੀ ਤਾਂ ਸੰਭਾਲਿਆ ਤਾਂ ਫ਼ੋਨ ਵੀ ਤਾਂ ਸੰਭਾਲ ਹੀ ਲੈਣਗੇ ਹੁਣ ਚੀਜ਼ਾਂ ਟੁੱਟਣੀਆਂ ਤਾਂ ਸਾਡੇ ਤੋਂ ਵੀ ਟੁੱਟਣੀਆਂ ਹੀ ਆ ਇਹ ਤਾ ਹੈ ਨਹੀਂ ਵੀ ਸਾਡੇ ਤੋਂ ਚੀਜ਼ਾਂ ਨਹੀਂ ਟੁੱਟਣ ਗੀਆਂ ਚੀਜ਼ ਜਿਹੜੀ ਬਣੀ ਆ ਉਹ ਟੁੱਟਣ ਆਸਤੇ ਬਣੀ ਆ but ਇਹ ਆ ਕੇ ਥੋੜਾ ਸੰਭਾਲ care ਤਾਂ ਕਰਨੀ ਪਾਊਗੀ ਉਹ ਤਾ ਸਾਡੇ ਹੱਥ ਤੇ ਹੀ ਆ care ਵਗੈਰਾ but ਇਹ ਆ ਤੁਸੀਂ ਮਤਲਬ ਕੋਈ ਵੀ ਚੀਜ਼ ਲੇਲੋ ਉਹ ਆਪਣੇ ਹੱਥ ਤੇ ਹੀ ਆ ਤੇ ਹੁਣ ਜੇ ਤੁਸੀਂ ਬੋਲ ਰਹੇ ਓ ਕੇ ਕੋਈ ਇਹੋ ਜਿਹਾ ਫੋਨ ਲੈਣਾ ਤੁਸੀਂ ਉਹਦਾ ਲੇਲੋ

ਨਾਲੇ ਇਹਨਾਂ ਦੇ ਪ੍ਰੋਸੈਸਰ ਵੀ ਵਧੀਆ ਬਸ ਇਹ ਕੇ ਸਾਨੂੰ ਥੋੜਾ ਬਹੁਤ ਮੰਮੀ ਨੂੰ ਸਿਖੌਣਾ ਹੀ ਪਏਗਾ ਉਹ ਤਾਂ ਹੈ feature ਤਾ android ਬੜੇ ਜ਼ਿਆਦਾ ਆ ਹੈ ਤਾਂ i phone ਚ ਵੀ ਬੜੇ ਸਾਨੂੰ ਮਤਲਬ ਮੈਂ ਹੱਲੇ ਤੱਕ ਝੂਠ ਕਿਊ ਬੋਲਾ ਮੈਨੂੰ ਪੂਰਾ i phone operate ਮੈਂ ਵੀ ਨਹੀਂ ਕਰ ਸਕਦਾ ਹੁਣ ਮਤਲਬ ਕਈ ਏਹੋ ਜਿਹੇ film features ਹੁੰਦੇ ਆ ਨਾ i phone ਚ ਯਾਰ ਆਪਾ ਨੂੰ ਨਹੀਂ ਪਤਾ ਆਪਾ use ਵੀ ਤਾ ਉਹਨਾਂ ਕ ਕਰਦੇ ਆ ਜਿਹਨਾਂ ਕ ਸਾਨੂ ਚਾਹੀਦਾ ਹੁੰਦਾ ਹਾਂ ਤੁਸੀਂ ਮਹਾਜਨ stores ਚਲੇ ਜਾਓ ਬੜਾ ਵਧੀਆ ਉਥੇ discount ਮਿਲ ਜਾਊਗਾ ਮੇਰਾ ਯਾਰ ਦੋਸਤ ਵੀ ਆ ਤੁਸੀਂ ਉਥੇ ਚਲੇ ਜਾਓ ਜੇ ਤੁਸੀਂ vivo ਦੇ store ਜਾਣਾ specially store ਵੀ ਚਲੇ ਜਾਓ ਜੇ ਤੁਸੀਂ apple ਦਾ redient ਜੇ ਤੁਸੀਂ apple ਵੀ ਇਕ ਵਾਰ ਦੇਖ ਕੇ ਆਣਾ ਚਾਹੰਦੇ ਹੋ trial ਦੇਖ ਕੇ ਆਣਾ ਚਾਹੰਦੇ ਹੋ trial ਤੁਹਾਨੂੰ ਉਥੋਂ ਮਿਲ ਸਕਦਾ ਤੇ ਇਕ ਵਾਰੀ ਚਲਜੋ ਤੇ ਨਾਲ ਹੀ ਬਿਲਕੁਲ ਮਾਲ ਦੇ ਸਾਹਮਣੇ ਜਿਹੜਾ ਮਾਲ ਆ ਨਾ ਮਾਲ ਦੇ ਵਿਚ ਈ ਦੋਨੋ ਸ਼ੋਪਾ ਇਕੱਠੀਆਂ ਤੇ ਉਹ ਦੋਨੋ ਸ਼ੋਪ ਇਕ ਰੇਡੈਂਟ ਆ ਦੀ ਦੂਸਰੀ vivo ਆ ਦੀ ਦੋਨੋ ਚ ਤੁਸੀਂ visit ਕਰ ਲੀਓ

ਹਾਂ ਤੇ ਤੁਹਾਨੂੰ ਕਿਤੇ ਵੀ ਚਲਜੋ ਕਿਤੇ ਵੀ ਮਿਲਜੂਗਾ redient ਚ ਚਲੇ ਜਾਓਗੇ i phone ਵੀ bajaj card ਤੇ ਮਿਲਜੂਗਾ ਤੁਸੀਂ ਉਥੇ ਚਲਜੋ ਉਥੇ ਵੀ vivo ਦਾ ਫੋਨ ਵੀ ਬਜਾਜ ਕਾਰਡ ਤੇ ਮਿਲਜੂਗਾ ਤੁਹਾਨੂੰ zero zero extra ਪੈਸਾ ਇੱਕ ਵੀ ਨਹੀਂ ਦੇਣਾ ਪਵੇਗਾ ਸਿਰਫ ਤੁਹਾਡੀ installments ਜਾਊਗੀ ਤੇ ਇਕ amount ਜਾਊਗਾ ਬਸ ਉਹ amount ਤੁਹਾਡੇ bank balance ਹੋਣਾ ਚਾਹੀਦਾ ਆ ਤੁਸੀਂ ਉਹ ਖੁਦ੍ਹ ਹੀ cutowner ਮਹੀਨੇ ਮਹੀਨੇ ਬਾਅਦ ਪਰ ਉਹਦਾ ਇਕੋ ਹੀ ਉਹ ਹੈ ਫਾਇਦਾ ਇਕੋ ਹੀ ਆ ਤੇ ਨੁਕਸਾਨ ਇਹ ਆ ਕੇ ਯਾਰ ਕੇ ਮਤਲਬ ਸਿਧੇ ਪੈਸੇ ਦੇਦੋ ਜ਼ਿਆਦਾ ਵਧੀਆ ਆ but ਮੈਨੂੰ ਤਾਂ ਉਹੀ ਲੱਗਦਾ ਜੇ ਤੁਸੀਂ down payment ਕਰਨਾ ਚਾਹੰਦੇ down payment ਤਾ ਕਰਲੋ ਯਾਰ ਵੈਸੇ ਨਾ ਮੈਂ ਤੁਹਾਨੁੰ ਸਿੱਧੀ ਗੱਲ ਦੱਸਾਂ ਦਸ ਹਜ਼ਾਰ ਤੋਂ ਉੱਪਰ ਹੀ ਫੋਨ ਹੀ ਲਿਓ ਕਿਉਂਕਿ ਇਕ ਵਾਰ ਜੇ ਲੈ ਲੇਲੋਗੇ ਫੋਨ ਤੁਸੀਂ ਪੰਜ ਹਜ਼ਾਰ ਰੁਪਿਆ ਖਰਚਤਾ ਦੁਸਰੀ ਵਾਰ ਪੰਜ ਹਜਾਰ ਖਰਚਣਾ ਪਿਆ ਉਹਦਾ ਫਾਇਦਾ ਨਹੀਂ ਕਿਉਕਿ ਉਹ ਫਿਰ ਨਾ hang ਹੋਣਾ start ਹੋਜਾਣਗੇ ਉਹ ਹੁੰਦਾ time pass ਵਾਸਤੇ ਕੇ ਕੱਲਾ ਫੋਨ ਸੁਣਨਾ ਹੀ ਆ ਤੇ ਰੱਖਿਆ ਬੱਸ touch ਮਾੜੀ ਮੋਟੀ ਚਲਾ ਲਈ ਤੇ ਸ਼ੋਂਕ ਪੂਰਾ ਕਰਨ ਆਸਤੇ ਫੋਨ ਦਸ ਹਜ਼ਾਰ ਤੋਂ ਉੱਪਰ ਹੀ ਫੋਨ ਹੀ ਲਿਓ ਤੇ ਵਧੀਆ ਰਹਿੰਦਾ ਕੇ ਹਾਂ ਵੀ ਕੇ ਬੰਦੇ ਨੂੰ ਇਹਨਾਂ ਰਹਿੰਦਾ ਵੀ ਫੋਨ ਲੈ ਲਿਆ ਮੈਂ ਪੰਦਰਾਂ ਹਜ਼ਾਰ ਦਾ ਕਿਊ ਕਿ ਉਸ ਚ ਇਕ ਤਾ ਸਾਰੀ ਚੀਜ਼ਾਂ ਵਧੀਆ ਹੀ ਅਣਗੀਆਂ normal phone ਹੁੰਦਾ' ਪੰਦਰਾਂ ਹਜ਼ਾਰ ਦਾ ਤਾਂ ਵਧੀਆ ਫੋਨ ਮਿਲ ਜਾਂਦਾ ਤੇ ਇਹ ਆ ਕੇ ਹੁਣ ਜੇ ਤੁਸੀਂ down payment ਦੀ ਗੱਲ ਕਰ ਰਹੇ ਓ ਬਿਲਕੁਲ ਸਹੀ ਬੋਲ ਰਹੇ ਓ ਕੇ down payment ਤੇ ਸਾਨੂੰ exrtra ਪੈਸੇ ਦੇਣੇ ਨਹੀਂ ਨਾ ਕੇ extra ਪੈਸੇ ਸਾਡੇ ਕੋਲ ਪੰਦਰਾਂ ਹਜਾਰ ਚ ਵੀ ਇਹਨੀ ਘੈਂਟ ਘੈਂਟ ਟੈਚਨੋਲੋਜੀ ਆ ਰਹੀ ਆ ਤੁਸੀਂ ਦੇਖਿਆ ਹੋਊਗਾ ਇਕ ਵੀਵੋ ਦਾ ਫੋਨ ਆਇਆ ਸੀ ਜਿਹਦਾ ਥਲਯੋ ਕੈਮਰਾ ਨਿਕਲਦਾ ਸੀ ਗਾ ਜਿਹਦੇ ਚੋ ਫੋਨ ਦੇ ਪਿਛਏਓ ਕੈਮਰਾ ਨਿਕਲਦਾ ਸੀ

ਹਮ ਉਹ ਤਾਂ ਹੈ ਯਾਰ anroid ਨੂੰ ਤਾਂ i phone ਨੂੰ ਟੱਕਰਾਂ ਦੇਣ ਆਲਾ ਇਕ one plus ਆਇਆ ਆ ਤੇ samsung ਤਾ ਹੈ ਹੀ ਸੀ ਟੱਕਰ ਚ ਹੋਰ ਵੀ ਬੜੇ ਫੋਨ ਆ but ਇਹ ਆ ਕਿ ਯਾਰ ਹੁਣ ਆਪਣੀ ਆਪਣੀ choice ਆ ਬੰਦੇ ਦੀ ਕੀ afford ਕਰਨਾ ਚਾਹੰਦਾ ਜੇ ਮੇਰੀ choice i phone ਤਾ ਜਰੂਰੀ ਨਹੀਂ ਤੈਨੂੰ ਵੀ ਪਸੰਦ ਆਵੇ ਕਈਆਂ ਨੂੰ ਬੇਕਾਰ ਵੀ ਲੱਗਦਾ seriously ਮੈਨੂੰ ਵੀ ਲੱਗਦਾ ਕਦੇ ਕਦੇ ਉਹ feature ਉਹ ਗੇਮਾਂ ਨਹੀਂ ਚਲਦੀਆਂ ਜਾਂ ਉਹ features ਨਹੀਂ ਚਲਦੇ ਕਦੇ ਕਦੇ ਜਿਹੜੇ ਬਾਕੀ ਫੋਨਾਂ ਚ ਹੁੰਦੇ ਆ ਹਮ ਉਹ ਤਾ ਹੈ ਯਾਰ anroid ਦਾ ਇਹ ਆ ਨਾ ਕੇ root ਕਰ ਕੇ ਬੰਦਾ ਕੁਛ ਵੀ ਚਲਾ ਸਕਦਾ ਉਸ ਚ ਜਿਵੇ ਕਈ ਵਾਰ hacking ਵਗੈਰਾ ਵਾਸਤੇ anroid phone use ਤਾਂ ਕਰਦੇ root ਕਰਲਿਆ ਇਕ ਤਾਂ ਮਿਲਦੇ ਸਸਤਾ ਉੱਪਰੋਂ ਦੀ root ਕਰਲਿਆ root ਕਰਨ ਤੋਂ ਬਾਅਦ ਇਹੋ ਜਿਹੇ ਇਹੋ ਜਿਹੇ features ਖੁਲਜਾਂਦੇ ਜਿਹੜੇ hackers ਵਾਸਤੇ easy ਹੁੰਦੇ

ਹਾਂ ਕਿਊ ਨੀ ਜਦੋ ਆਪਾ ਮਿਲਾਗੇ ਆਪਾ ਚਲ ਪਾਗੇ

ਚਲੋ ਠੀਕ ਆ ਜਿਹਦਾ ਤੁਸੀਂ ਬੋਲਦੇ ਉ ਕੱਲ ਮਿਲਦੇ ਆ

ਸੁਭਾਸ਼ ਚੰਦਰ ਬੋਸ ਦਾ ਪ੍ਰਭਾਵ ਕੀ ਸੀ ਸੁਭਾਸ਼ ਚੰਦਰ ਬੋਸ ਦਾ ਪ੍ਰਭਾਵ ਸੀ ਸੁਭਾਸ਼ ਚੰਦਰ ਬੋਸ ਦੀ ਮੌਤ ਹੋ ਕਿਵੇਂ ਹੋਈ ਅਹ ਸੁਭਾਸ਼ ਚੰਦਰ ਬੋਸ ਨਾਮ ਜੀ ਹਿੰਦੀ ਸਮਾਨਯੋਗ ਮੁਲਾਕਾਤ।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 ਪ੍ਰਸਾਸਨ ਵਿਰੋਧ ਆਜ਼ਾਦੀ ਦੀ ਲਹਿਰ ਵਿੱਚ ਕ੍ਰਾਂਤੀਕਾਰੀ ਸੀ। ਸੁਭਾਸ਼ ਚੰਦਰ ਬੋਸ ਦਾ ਜਨਮ ਕਦੋਂ ਹੋਇਆ ਸੀ?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

ਸੁਭਾਸ਼ ਚੰਦਰ ਬੋਸ ਨੇ ਨੋਂ ਸੌ ਚੌਵੀ ਸਾਲ ਕਲਕੱਤਾ compact time ਦਾ ਕਲਕੱਤਾ ਨਗਰ ਨਿਗਮ CO ਦੇ ਤੌਰ ਤੇ ਕੰਮ ਕੀਤਾ ਉੱਨੀ ਸੌ ਪੱਚੀ ਵਿੱਚ ਰਾਸ਼ਟਰਵਾਦੀਆਂ ਦੇ ਹਿੱਕ ਗੇੜ ਵਿੱਚ ਬੋਸ ਨੂੰ ਮਿਲਿਆ ਗਿਆ ਅਤੇ ਮੈਡਲੇ ਵਿੱਚ ਕੰਮ ਕੀਤਾ ਜਿੱਥੇ ਉਸਨੂੰ ਕਰਮਨ ਹੋਇਆ। ਸੋ ਬੋਸ ਫ਼ੌਜੀ ਵਰਦੀ ਵਿੱਚ ਜੋਤ ਦੇ ਮੌਤੀ ਲਾਲ ਨਹਿਰੂ ਨਾਲ ਸਲਾਮੀ ਲੈਂਦੇ ਹੋਏ। ਕਲਕੱਤਾ ਤੋਂ ਸੁਭਾਸ਼ ਚੰਦਰ ਬੋਸ ਨੂੰ ਕਿਵੇਂ ਸਮਝਿਆ ਗਿਆ ਸੀ? ਸੁਭਾਸ਼ ਚੰਦਰ ਬੋਸ ਸਤਾਰਾਂ ਜਨਵਰੀ ਉੱਨੀ ਸੌ ਇਕਤਾਲੀ ਅਪ੍ਰੈਲ ਸਤਾਰਾਂ ਜਨਵਰੀ ਦੀ ਰਾਤ ਨੂੰ ਕਲਕੱਤਾ ਵਿੱਚ ਉਸ ਦੇ road ਵਾਲੇ ਘਰ ਤੋਂ ਸਵਾਗਤ ਚੌਂਕ ਸੀ, ਉਸਦੇ ਭਤੀਜੇ ਸ੍ਰੀ ਤਸੀਦ ਕੁਮਾਰ ਨੇ ਭਾਸ਼ਾ ਨਾਲ ਅਤੇ ਫਿਰ ਗੁਮੋਹਰ railway station ਮੌਜੂਦਾ ਸੋ ਚੰਦਰ ਬੋਸ ਗੁਮੋਹਰ ਜੀ ਵਿਖੇ ਦੀਵਾ ਰੱਖਿਆ ਹਮੇਸ਼ਾ ਬਿਹਾਰ ਬਾਅਦ ਵਿੱਚ ਝਾਰਖੰਡ ਰਾਜ ਵਿੱਚ।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 ਇਸ ਬੋਸ ਸੁਭਾਸ਼ ਚੰਦਰ ਬੋਸ ਨੂੰ ਉੱਨੀ ਸੌ ਬਤਾਲੀ ਵਿੱਚ ਆਜ਼ਾਦ ਹਿੰਦ ਫ਼ੌਜ ਨੇਤਾਬਾਜ਼ੀ ਦਾ ਖਿਤਾਬ ਮਿਲਿਆ। ਵਰਜੀ ਸਭ ਤੋਂ ਵਧੀਆ better ਕਿਉਂ ਹੈ?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 ਦੇ ਪੱਕੇ ਵਿਸ਼ਵਾਸ ਦੇ ਨਾਲ ਇੱਕ ਨਿਸਵਾਰਥ ਅਤੇ ਪ੍ਰੇਰਣਾਦਾਇਕ ਮੁਲਾਕਾਤ ਕਰਨਾਚੀ ਇੱਕ ਅਨੁਯਾਈ ਕਿਉਂ ਹੈ? ਅਹ ਵਰਜੀ ਕੁਦਰਤੀ ਭਾਰਤ ਨੂੰ ਆਦਮ ਸ਼ਕਤੀ ਦੇ ਅਧਿਆਤਮਕ ਰਾਸ਼ਟਰ ਵਜੋਂ ਮੰਨਦਾ ਸੀ ਭਾਵੇਂ ਉਹ ਉੱਨੀ ਸੌ ਚੋਤਾਲੀ ਵਿੱਚ ਭਾਰਤ ਨੂੰ ਰਾਹੀਂ ਆਜ਼ਾਦ ਕਰਵਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਪਰ ਉਸਨੇ ਆਸ ਨਹੀਂ ਛੱਡੀ, ਉਸਨੇ ਸਾਡੇ ਮੈਂਬਰਾਂ ਨੂੰ appeal ਕੀਤੀ ਸਕਰਾਤਮਕ ਬਣੋ ਅਤੇ ਦੇਸ ਲਈ ਜੋ ਕਰ ਸਕਦੇ ਹੋ

ਚਾਰ ਜ਼ਿੰਦਾ ਨੂੰ ਅਮ ਬੇਦਖ~ ਬੇਦਖ਼ਲ ਕਰਨ ਲਈ ਅਹਿੰਸਕ ਅੰਦੋਲਨ ਪ੍ਰਤੀ ਮਹਾਤਮਾ ਗਾਂਧੀ ਦੀ ਪਹੁੰਚ ਤੋਂ ਵੱਖਰਾ ਸੀ ਨਿੱਜੀ ਦਾ ਮੰਨਣਾ ਸੀ ਕਿ ਅਹਿੰਸਾ ਆਦਰਸ਼ ਹੋ ਸਕਦੀ ਹੈ ਪਰ ਧਰਮ ਨਹੀਂ, ਰਾਸ਼ਟਰੀ ਅੰਦੋਲਨ ਨੂੰ ਹਿੰਸਾ ਛੱਡਣੀ ਚਾਹੀਦੀ ਹੈ, ਪਰ ਲੋੜ ਪੈਣ ਤੇ ਲੋਕ ਹਥਿਆਰਾਂ ਦਾ ਸਹਾਰਾ ਲੈ ਸਕਦੇ ਹਨ।

ਉੱਨੀ ਸੌ ਇਕਤਾਲੀ ਤੋਂ ਉੱਨੀ ਸੌ ਤਰਤਾਲੀ ਅਤੇ ਜਪਾਨੀ ਕਬਜ਼ੇ ਵਾਲੇ ਏਸੀਆ ਉੱਨੀ ਸੌ ਤਰਤਾਲੀ ਤੋਂ ਉੱਨੀ ਸੌ ਪੰਤਾਲੀ ਅਤੇ ਆਜ਼ਾਦ ਫ਼ੌਜ ਦੇ ਗਠਨ ਵੱਲ ਵਧਣਾ। ਸੁਭਾਸ਼ ਨੂੰ ਪ੍ਰਸਾਸਕ ਦੀ ਉਪਾਧੀ ਕਿਸਨੇ ਦਿੱਤੀ?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 ਅਹ ਸੁਭਾਸ਼ ਚੰਦਰ ਬੋਸ ਸੁਭਾਸ਼ ਚੰਦਰ ਬੋਸ ਇੱਕ ਮਹਾਨ ਵਿਅਕਤੀ ਸੀ ਉਹਨਾਂ ਦੇ ਦੇਸ ਵਾਸੀ ਉਹਨਾਂ ਨੂੰ ਨੇ~ ਨੇਤਾ ਜੀ ਇਸ ਲਈ ਬੁਲਾਉਂਦੇ ਸਨ ਕਿਉਂਕਿ ਉਹ ਉਹਨਾਂ ਨੂੰ ਆਪਣੇ ਸਹੀ ਰਸ਼ਤੇ ਤੇ ਦੇਖਣਗੇ, ਉਹ ਬਿਪਤਾ ਵਿੱਚ ਵੀ ਇੱਕ ਲੰਬੇ ਸਹੀ ਮਾਰਗ ਵਾਂਗ ਹੈ। ਵਰਜੀ ਦਾ ਮਨ ਪਸੰਦ ਗੀਤ ਕਿਹੜਾ ਹੈ? ਇੱਕ ਸਥਾਨਕ gramophone company ਹੈ ਜਿਸ ਨੇ ਸਲਾਹ ਡੀਜੀ ਦੇ ਮਨ ਪਸੰਦ ਗੀਤਾਂ ਨੂੰ ਪੇਸ਼ ਕਰਦੇ ਹੋਏ, ਚਲੋ ਸਿਰਲੇਖ ਦੀ ਇੱਕ ਵਿਸ਼ੇਸ਼ Album ਜਾਰੀ ਕੀਤੀ, ਸੁੱਭ ਸੁੱਖ ਚੈਨ ਕੀ ਵਰਖਾ ਬਰਸੇ, ਜਣ ਗਣ ਮਣ ਜੈਸੇ ਹੀ ਦੋਨਾਂ ਵਿੱਚ ਸ਼ਾਮਲ ਹੈ। ਸੁਭਾਸ਼ ਚੰਦਰ ਬੋਸ ਦੇ ਚੰਗੇ ਗੁਣ ਕੀ ਹਨ? ਸੁਭਾਸ਼ ਬੋਸ ਸੁਭਾਸ ਬੋਸ ਦੀ ਸਿਲਪਕਾਰੀ ਦੀ ਪ੍ਰਸੰਸਾ ਕੀਤੀ ਗਈ ਸੀ, ਮੈਂ ਸਭ ਤੋਂ ਵੱਧ ਗੁਣਵਤਾ ਸਕਤੀਸ਼ਾਲੀ ਸਨਮਾਨਯੋਗ ਵਿਕਲਪ ਦੀ ਦੇਸ ਭਗਤੀ ਸੁਭਾਸ ਬੋਸ ਇੱਕ ਦੇਸ ਭਗਤ ਸਨ ਅਤੇ ਮਹਾਤਮਾ ਗਾਂਧੀ ਨੇ ਉਸਨੂੰ ਦੇਸ ਭਗਤਾਂ ਦਾ ਦੇਸ ਭਗਤ ਲਿਖ ਕਿਹਾ ਸੀ, ਪ੍ਰੇਰਨਾਦਾਇਕ ਉਹ ਰਾਜਾ ਹੈ। ਕਿਸ ਨੇ ਅਸਲ ਵਿੱਚ ਭਾਰਤ ਨੂੰ ਆਜ਼ਾਦ ਕਰਵਾਇਆ? ਮੋਹਨ ਦਾਸ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਜੀ, ਉੱਨੀ ਸੌ ਸੰਤਾਲੀ ਵਿੱਚ ਅਹਿੰਸਕ ਜਵਾਬ ਮੁਕੱਦਮੇ ਦੇ ਨਤੀਜੇ ਪ੍ਰਾਪਤ ਕਰਨ ਦੇ ਪ੍ਰਸਤਾਵ ਬਾਰੇ report ਉਹ ਉਹ ਉਪ ਮਹਾਂਦੀਪ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਦੇਸ ਦੇ ਭਾਰਤ ਪਾਕਿਸਤਾਨ ਸੈਰ ਸਪਾਟਾ ਦੇਸਾਂ ਵਿੱਚ ਨਸ਼ਲੀ ਸਹਿਹੋਂਦ। ਦੇਸ ਦਾ ਸਭ ਤੋਂ ਵਧੀਆ ਸ਼ੋਸ਼ਣ।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 ਦੇ ਸਭ ਤੋਂ ਮਹਾਨ ਸੁਤੰਤਰ ਆਦਮੀ ਹਨ, ਭਗਤ ਸਿੰਘ, ਸਰਦਾਰ ਬਲਵ ਭਾਈ ਪਟੇਲ, ਜਵਾਹਰ ਲਾਲ ਨਹਿਰੂ, ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ

ਵਰਜੀ ਦਾ ਹਰ ਦਾ ਨਾਅਰਾ ਕੀ ਸੀ? ਵਰਜੀ ਸੁਭਾਸ਼ ਚੰਦਰ ਬੋਸ ਜਯੰਤੀ ਦੋ ਹਜ਼ਾਰ ਬਾਈ ਚੌਣ ਨਾਅਰਾ ਮੁਜੇ ਖੂਨ ਦੋ ਮੈਂ ਤੁਮੇ ਆਜ਼ਾਦੀ ਦਊਂਗਾ, ਏਦਾਂ ਆਜ਼ਾਦੀ ਨਹੀਂ ਦਿੱਤੀ ਜਾਂਦੀ, ਲੈ ਲਈ ਜਾਂਦੀ ਹੈ, ਮੈਨੂੰ ਖੂਨ ਦਿਓ ਮੈਂ ਸ਼ਾਂਤ

ਵਰਜੀ ਦਾ ਜਨਮ ਕਿਉਂ ਮਨਾਇਆ ਜਾਂਦਾ ਹੈ? ਮੈਰੀ ਸੁਭਾਸ਼ ਚੰਦਰ ਬੋਸ ਜਯੰਤੀ ਜਾਂ ਸੁਭਾਸ਼ ਚੰਦਰ ਬੋਸ ਦਿਵਸ ਸਰਵ ਉੱਚ ਰਾਜਨੀਤਿਕ ਸ਼ਕਤੀ ਨੂੰ ਇਹ ਇੱਕ ਮੰਨਿਆ ਜਾਂਦਾ ਹੈ ਅਤੇ ਹਰ ਸਾਲ ਤੇਈ ਜਨਵਰੀ ਨੂੰ ਸਨਮਾਨ ਵਜੋਂ ਮਨਾਇਆ ਜਾਂਦਾ ਹੈ।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

ਵਰਜੀ ਕਿਸਨੇ ਜਿੱਤੀ? ਭਾਰਤ ਸਰਕਾਰ ਵੱਲੋਂ ਹਰ ਸਾਲ ਤੇਈ ਜਨਵਰੀ ਨੂੰ ਨਤੀਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਪੁਰਸ਼ਕਾਰ ਦਿੱਤੇ ਜਾਂਦੇ ਹਨ। ਨੂੰ ਵਚਨ ਵਿੱਚ ਮਦਦ ਕਰਨ ਲਈ ਸਪੇਖਰ ਇੱਕ ਸਨੇਹਾ ਸਪੇਖਰ ਸੁਨੇਹਾਂ ਕੀ ਦਿੰਦਾ ਹੈ ਵਰਜੀ। ਫਰਜੀ ਇੱਕ ਸਾਲ ਦੀ ਉਮਰ ਫਰ~ ਫ਼ਰਜੀ ਇੱਕੀ ਸਾਲ ਦੀ ਉਮਰ ਵਿੱਚ ਤੋਂ ਪਹੁੰਚਿਆ ਉੱਤਰ ਉੱਤਰ ਲਗਪਗ ਤਿੰਨ ਸੌ ਅਨੁਭਵ ਦੂਰੀ ਇਸ ਲਈ ਦਿੱਲੀ ਦੀ ਕਾਲਕਾ ਮੈਟਲੀ ਨੂੰ ਫੜਨ ਲਈ ਵਰਜੀ ਇਹ ਭਾਰਤ ਤੋਂ ਉਸਦੇ ਦੇ ਬੇੜੇ ਦਾ ਪਹਿਲਾ ਹਿੱਸਾ ਸੀ। ਸੁਭਾਸ਼ ਚੰਦਰ ਬੋਸ ਨੇ ਆਪਣੇ ਵਿਦਿਆਰਥੀ ਨੂੰ ਕਿਉਂ ਕੁੱਟਿਆ? ਆਪਣੇ ਤਰੀਕੇ ਨਾਲ ਕਿਉਂ ਹਾਰਿਆ ਪੋਨਟਨ ਦੇ ਨਸ਼ਲਵਾਦੀ ਵਿਦਿਆਰਥੀਆਂ ਪ੍ਰਤੀ ਅਪਮਾਨ ਜਨਕ ਵਿਵਹਾਰ ਅਤੇ ਨਤੀਜੇ ਵਜੋਂ ਸੁਭਾਸ ਅਤੇ ਹੋਰ ਮਹੱਤਵਪੂਰਨ ਸਿਆਸਤਦਾਨਾਂ ਅਤੇ ਕਥਿੱਤ ਤੌਰ ਤੇ ਸਰੀਰਕ ਤੌਰ ਤੇ ਹਮਲਾ ਕਰਨਾ ਅਤੇ ਉਹਨਾਂ ਨੂੰ ਰਾਸ਼ਟਰਪਤੀ ਆਹੁਦੇ ਦੀ ਕਾਨੂੰਨੀ ਪੌੜੀ ਤੋਂ ਬਾਹਰ ਕੱਢਣ, ਹਾਲਾਂਕਿ ਇਹ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 ਵਰਜੀ ਕਿੰਨੀ ਵਾਰ ਜ਼ੇਲ ਗਿਆ?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 ਅਹ ਲੜਾਈ ਉਹ ਗਿਆਰਾਂ ਵਾਰ ਜ਼ੇਲ ਖੇਡ ਵਿੱਚ ਰਿਹਾ ਅਤੇ ਉਸਨੂੰ ਤਾਇਪੇ ਦੇ ਇੱਕ ਬੱਚੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਯਾਦ ਕੀਤਾ ਗਿਆ ਸੀ।

ਹਰ ਸਾਲ ਤੇਈ ਜਨਵਰੀ ਨੂੰ ਸਰਕਾਰ ਭਾਰਤ ਵਿੱਚ ਜਨਮੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਭਾ ਅਦਾਲਤ ਅਰਜੀ ਸੌ ਚੰਦਰ ਦੀ ਵਰੇਗੰਢ ਉੱਤੇ ਸਨਮਾਨਿਤ ਕਰਦੀ ਹੈ। ਭਾਰਤ ਨੂੰ ਗੁਪਤ ਤੌਰ ਤੇ ਬਾਹਰ ਕਿਉਂ ਰੱਖਿਆ ਜਾਵੇਗਾ? ਭਾਰਤ ਨੂੰ ਲੋਹੇ ਦੇ ਕੱਪੜੇ ਯੂਰੋਪ ਦੇ ਕਹਿਰ ਤੋਂ ਬਚਾਉਣ ਲਈ ਜਪਾਨੀ ਨਿਰਦੇਸ਼ਕਾਂ ਨੇ ਵੱਖ ਵੱਖ ਮੰਨਜ਼ੂਰੀਆਂ ਤੇ ਹਵਾਈ ਜਹਾਜ਼ ਨੂੰ ਮੋੜ ਦਿੱਤਾ। ਉੁਸਨੂੰ ਆਪਣੇ ਪੰਜ ਹਿੱਸਿਆਂ ਦੀ ਪੇਸ਼ਕਸ ਕੀਤੀ ਅਤੇ ਇੱਕ ਨੂੰ ਉਸ ਵਿੱਚ ਸ਼ਾਮਿਲ ਹੋਣ ਲਈ ਦਿੱਤਾ, ਗੁਪਤ ਵਜੋਂ ਬਣਨਾ ਹੀ ਰੱਖਿਆ ਜਦੋਂ ਦੂਜਾ ਦੇਸਾਂ ਨੇ ਉਹਨਾਂ ਨੂੰ ਬਣਾਇਆ ਹੈ। Hello good afternoon ਬਸ ਠੀਕ ਹੈ ਤੁਸੀ ਦੱਸੋ ਕਿਵੇਂ ਹੂ

hypothetical situation ਹੁੰਦੀਆਂ ਜਿਨੂੰ ਆਪਾ imagination ਕਰਦੇ ਵਾ totally imagination ਆ trediction ਜਿਨੂੰ ਤੁਸੀਂ ਕਹਿ ਸਕਦੇ ਹੋ ਤੇ ਕਿਸੀ ਵੀ ਚੀਜ਼ ਨੂੰ ਲੈ ਕੇ ਸੋਚਣਾ ਹਾਜੀ ਹਾਜੀ ਹਾ

ਡਰਨ ਦੀ ਜ਼ੁਰੂਰਤ ਨਹੀਂ ਹੁੰਦੀ ਅਗਰ ਤੁਸੀ ਕੁਛ ਕਰ ਰਹੇ ਹੋ ਤਾ feel ਜਾਹਿਰ ਜੀ ਗੱਲ ਵ ਥੋੜ੍ਹਾ ਹੁੰਦਾ ਵ ਕਿ ਕੀਤੇ ਅਸੀਂ lack ਨਾ ਕਰ ਜੇਹੀਏ hypothetical ਨਹੀਂ ਹੋਣਾ ਚਾਹੀਦਾ ਜਾਂਦਾ ਕਈ ਕੁਛ ਲੋਕਾਂ ਦੀ ਹੁੰਦਾ ਵ ਕੁਛ ਲੋਕ ਹੁੰਦੇ ਵ ਕਿ ਜਿਹੜੇ ਸਾਰਾ ਸਾਰਾ ਬਹੁਤ ਕੁਝ imagine ਕਰ ਲੈਂਦੇ ਵ ਕਿ ਥੋੜੀ ਜੀ ਗੱਲ imagine ਓਹਨੂੰ ਕਰ ਕਰ ਓਹਦੇ ਬਾਰੇ ਸੋਚ ਸੋਚ ਕੇ scenario create ਕਰ ਲੈਂਦੇ ਵ ਤੇ ਉਸਤੋਂ ਬਾਅਦ ਪਰੇਸ਼ਾਨ ਹੋਣਾ ਸ਼ੂਰੁ ਹੋ ਜਾਂਦੇ ਵ explain ਤਾ ਤੁਸੀ ਇਸ ਨੂੰ ਇਸ ਤਾਰਾ ਸਮਝੋਂ ਕਿ hypothecal situtationl ਤੇ real situtation ਕਿ different ਵ ਤੁਹਾਨੂੰ ਉਹ ਸਮਝ ਆ ਜੋ ਗਈ hypothecal ਸਮਝ ਆ ਜੋ ਗਈ

ਫਟਾਫਟ ਨਿਕਲਣ ਦੀ ਕੋਸਿਸ ਕਰੋ ਗਈ ਏ ਤਾਂ ਨਹੀਂ ਸੋਚੋ ਗੈ ਹਾਂ ਅੱਗੇ ਕੀ ਹੋ ਸਕਦਾ ਹਾਂ ਹੈ ਨਾ real situation ਹੋਵੇਗੀ hypothethical ਅਗਰ ਇਥੇ ਅੱਗ ਲੱਗ ਜਾਏ ਤੇ ਸਾਡੇ ਕੋਲ ਪਾਣੀ ਵੀ ਨਾ ਤੇ ਮਤਲਬ fire ਵਾਲੇ ਵੀ ਨਾ ਆਉਣ ਤੇ ਕੇ ਬੋਲਦੇ ਓਨੂੰ firebrigde ਤੇ ਅੱਗ ਵੇ ਨਾ ਬੁਜੇ building ਦਾ ਕੇ ਹਾਲ ਹਉ ਲੋਕ ਬਚਨ ਗੇ ਕੇ ਨਹੀਂ ਬਚਨ ਗੇ firstly ਤਾਂ ਜੋ ਤੁਹਾਡੇ ਤੋਂ ਵੱਡੇ ਹੈਗੇ ਆ ਜੋ senior ਹੈਗੇ ਤੁਸੀਂ ਓਨਾ ਨੂੰ ਪੁੱਛ ਸਕਦੇ ਓ ਕਿ ਚੀਜ਼ ਸਹੀ ਆ ਤੇ ਕੇ ਚੀਜ਼ ਗ਼ਲਤ ਆ ਕਿ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਤੁਸੀਂ decide ਕਰੋ ਗੇ ਕੀ ਤੁਸੀਂ exactly ਤੁਸੀਂ ਕੀ ਕਰਨਾ ਆ ਕੰਮ ਸੇ ਕੰਮ imgination ਤੁਹਾਡੀ limited ਹੋ ਜਾਵੇ ਗੀ search ਨਹੀਂ ਕਿ ਮੈਂ ਬਸ simpley question ਮਿਲ ਜਾਂਦੇ ਵ ਤੁਹਾਨੂੰ ਅਗਰ ਇਸ ਤਰਾਂ ਹੋਇਆ ਵ ਮਨ ਲੋ ਕਿ ਅਗਰ ਤੁਸੀ ਆ ਮਤਬਲ ਅਗਰ ਤੁਸੀ zombi ਹੋਵੋ ਤੇ ਤੁਸੀ ਕਿਸ ਕਿ body ਨੂੰ bite ਕਰਨਾ ਜਿਆਦਾ ਪਸੰਦ ਕਰੋਗੇ ਮਤਬਲ ਇਸ ਤਰਾਂ ਦੇ situation create ਹੋ ਜਾਂਦੀਆਂ ਨੇ ਕਦੇ ਤੁਸੀ ਉਹ movie ਦੇਖੀ go gao gone ਵਾਲੀ ਸੇਫ ਅਲੀ ਖਾਨ ਦੀ ਵ ਉਹ zobi ਵਾਲੀ movie ਵ ਖਾ ਨਹੀਂ ਸਕਦਾ ਓ ਸਰੀਫ਼ bite ਕਰਦਾ ਵ ਇਹਦੇ vampire ਜਿਸ ਤਰਾਂ ਖ਼ੂਨ ਪੀਦੇ ਵ ਅਗਰ ਓਹਨਾ ਦਾ ਜਹਿਰ ਰਹਿ ਜਾਵੇ ਤਾ ਓ vampire ਬਣ ਜਾਂਦੇ ਵ ਇਨਸਾਨ ਓਸੇ ਤਰਾਂ zombi ਵ ਅਗਰ ਓਹਦਾ ਵੀ ਜਹਿਰ ਥੋੜ੍ਹਾ ਰਹਿ ਜਾਵੇ ਇਨਸਾਨ ਨਾ ਮਾਰੇ ਉਹ ਵੀ ਓਹਨਾ ਵਾਂਗ ਬਣ ਜਾਂਦਾ

ਅਗਰ ਇਹ realty ਹੋਵੇ ਤਾ ਅਦੇ ਤੂੰ ਜਿਆਦਾ ਸ਼ਹਿਰ ਸਡੋ ਤੁਸੀ ਆਸ ਪਾਸ ਦੇ ਵੀ ਸ਼ਹਿਰ ਖ਼ਤਮ ਹੋ ਜਾਨ ਗਏ ਕੋਈ ਵੀਜਿੰਦਾ ਜਾਗਦਾ ਇਨਸਾਨ ਬਚੇ ਹੀ ਨਾ

ਕਿਸ ਤਰਾਂ ਦੀ movies ਨਹੀਂ ਨਹੀਂ scientific ਮਤਬਲ ਸੁਣਨ ਚ ਕਾਫੀ ਬਾਰ ਆਇਆ ਵ ਕਿ time manchines invent ਕਰੀ ਦੀਆਂ ਵ ਤਾ ਉਸ ਜ਼ਰੀਏ ਚਲੋ ਮਨ ਲਈ ਦਾ ਵ ਇੰਧਰ ਉਹਦਰ ਜਾ ਸਕਦਾ ਵ ਇਕ ਨਾ movie ਵੀ ਬਣੀ ਸੀ bollywood movies ਪ੍ਰਿਯੰਕਾ ਚੋਪੜਾ ਦੀ ਹੋਵੇ ਗਈ movie time machine ਤੇ ਬਣੀ ਵ love story ਨਾਮ ਵ ਸ਼ਾਹਿਦ ਓਹਦੇ ਵਿਚ ਦਿਖਾਇਆ ਹੋਇਆ ਵ ਓਹਦਾ ਜਿਹੜਾ lover ਓਹਨੂੰ time machine ਮਤਬਲ sir ਆਹ ਅਗੇ futuretwenty- ਚ ਚਲਾ ਜਾਂਦਾ ਵ ਹੋਰ ਤਰਾਂ ਦੇ ਬਥੇਰੇ example ਮਿਲ ਜਾਂਦੇ ਨੇ

ਹਾਜੀ ਤੁਸੀ ਦਸੋ ਕਿ ਕਰੋ ਗਏ ਮਨ ਲੋ ਤੁਸੀ ਅਗਰ ਛੋਟੀ country ਚ ਮਨ ਲੋ Dictator ਤੁਸੀ ਮਤਬਲ ਕਿ ਕਮ ਕਰ ਸਕਦੇ ਹੋ ਜੋ translate ਕਰਕੇ ਕਿਸੇ word ਨੂੰ dictate ਕਰਕੇ ਓਹਦਾ ਮਤਬਲ ਦਸ ਦੇ ਵ ਮਨ ਲੋ ਜਿਸ ਤਰਾਂ ਜਿਸ ਤਰਾਂ ਤੁਸੀ french ਬੋਲਦੇ ਹੋ ਠੀਕ ਹੈ ਮੈਂ ਤੀਸਰੇ ਬੰਦੇ french ਨੂੰ ਹਿੰਦੀ ਵਿੱਚ convert ਕਰਕੇ ਦਸਣੀ ਏ ਹਾਣਾ ਓਹਦਾ ਮਤਬਲ ਦਸਣਾ ਵ ਤਾ ਮਨ ਲੋ ਅਗਰ ਮੈਂ ਤੁਹਾਡੇ ਸ਼ਬਦ ਦੇ ਕੁਛ ਹੋਰ ਮਤਬਲ ਦਸ ਦਾ ਉਹ ਕੁਛ ਹੋਰ ਸਮਝੇ ਗਾ ਤੇ ਤੁਸੀ ਕੁਛ ਹੋਰ ਸਮਝਜੋ ਗਏ ਤੇ ਉਹ ਕੁਛ ਹੋਰ ਬੋਲੋ ਗਾ ਤੇ ਤੁਸੀ ਕੁਛ ਹੋਰ ਬੋਲੋ ਗਏ confusion create ਹੋ ਗੀ ਨਾ ਹਾਣਾ ਤੇ ਉਹ imagine ਕਰਗੇ ਕਿ ਆਹ ਕਿ ਬੋਲ ਰਹੇ ਵ ਕਿ ਬੋਲ ਰਹੇ ਵ ਮੈਂ ਕੁਛ ਬੋਲ ਰਹੇ ਵ ਆਹ ਕੁਛ ਸਮਝ ਲਿਆ ਬਿਲਕੁਲ ਜਿਸ ਤਰਾਂ ਮੇਰਾ ਬਹੁਤ ਮਨ ਏ ਕਿ ਮਈ ਕਸ਼ਮੀਰ ਗੁਮਾਂ ਹਨ ਮੇਰੀ family ਬੋਲਦੀ ਵ ਕਿ ਓਥੇ ਮਤਬਲ Terrorist attack ਹੁੰਦੇ ਰਹਦੇ ਵ

ਮੈਂ imagine ਕਰਦੀ ਵ ਜੇ ਮੈਂ ਕਿਸੇ ਤੇ depend ਨਾ ਰਹਾ ਕਦੇ ਵੀ ਮੈਨੂੰ ਕਦੇ ਕਿਸੇ ਨੂੰ ਮਤਬਲ ਮੈਨੂੰ ਕਦੇ ਇਹ ਨਾ ਕਹਿਣਾ ਪਾਵੇ ਕਿ ਮੈਨੂੰ ਦਸ ਰੁਪਏ ਦੀ ਵੀ ਜਰੂਰਤ ਵ ਹਾਜੀ ਉਸ ਤੋਂ ਬਾਅਦ ਬਾਕੀ ਗੱਲਾਂ ਵ ਮੈਂ ਇਹਦੇ ਬਾਰੇ ਕੁਛ ਸੋਚਿਆ ਨਹੀਂ cars ਨੂੰ ਲੈਕੇ ਮੈਨੂੰ ਬਸ car ਚਲਨੀ ਨਹੀਂ ਆਂਦੀ ਮੈਂ ਚਾਹੁੰਦੀ ਵ care ਕ ਸਿਖਾ ਪਰ ਸਿੱਖਣ ਵਾਲਾ ਕੋਈ ਨਹੀਂ ਏ but ਫਿਰ ਕੋਈ ਨਾਲ ਹੋਵੇ ਨਾ youtube ਤੋਂ ਤੇ ਬੰਦਾ ਬਹੁਤ ਕੁਛ ਸਿੱਖ ਸਕਦਾ ਵ ਪਰ guidance ਜੋ ਕੋਲ ਬੈਠ ਕੇ ਬੰਦਾ gudie ਕਰਦਾ ਵ ਓਹਦੀ ਗੱਲ ਹੋਰ ਹੁੰਦੀ ਵ confirm ਬੰਦਾ ਸੋ ਗੱਲਾਂ ਪੁੱਛ ਸਕਦਾ ਵ ਕਿ ਕਰਨਾ ਵ ਕਿਊ ਕਰਨਾ ਵ

ਮੈਂ test ਦੇ ਦਿੱਤਾ ਵ ਪਰ clear ਨਹੀਂ ਹੋ ਰਹੇ ਮੈਂ ਬਹੁਤ exam ਦਿਤੇ ਵ ਪਰ clear ਨਹੀਂ ਹੋਏ ਤੇ ਦਿਕਤ ਆ ਰਹੀ ਵ ਸੁਧਾਰਨ ਦੀ ਕੋਸਿਸ ਕਰ ਰਹੀ ਆ ਪਰ ਹੋ ਨਹੀਂ ਰਹੀ or ਜਦੋ ਮੈਂ uniform ਦੇਖ ਦੀ ਆ ਮੈਨੂੰ ਹੁੰਦਾ ਵ ਕਿ ਮੇਰੇ ਹਿੱਸੇ ਹੈ ਕ ਨਹੀਂ ਮਿਲੇ ਗੀ ਜਾ ਨਹੀਂ ਮਿਲੇ ਗੀ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ mind

ਨਹੀਂ ਚੰਦ ਤੇ ਜਾਨ ਦਾ ਕੋਈ ਸੁਪਨਾ ਨਹੀਂ ਕਿਉਕਿ ਓਹਦੇ ਲਈ ਕਰੋੜਾਂ ਪੈਸੇ ਚਾਹੀਦੇ ਨੇ ਤੁਹਾਡੇ ਕੋਲ ਹੈ ਏਨੇ ਪੈਸੇ ਤੁਸੀ ਕਿਸ ਤਰਾਂ ਜਾਓ ਗਏ jump ਕਰਕੇ ਨਹੀਂ survive ਕਰਨਾ ਬਹੁਤ ਮੁਸ਼ਕਿਲ ਵ ਅੱਛਾ ਮਨ ਲੋ ਅਗਰ ਤੁਸੀ ਕੋਈ law ਮਤਬਲ ਜੋ ਸਾਡੇ law ਹੈ ਗਏ ਵ ਓਹਨੂੰ abolish ਕਰਨਾ ਹੋਵੇ ਕਿਸੇ ਇਕ ਆਹਦੇ law ਨੂੰ ਕਰਨਾ ਵ ਤੁਸੀ ਕਿਸ ਨੂੰ abolish ਕਰਨਾ ਚਾਹੁੰਗੇ ਓ ਤੁਸੀ ਦੇਖੋ ਤੁਸੀ imagine ਕਰੋ ਮਤਬਲ ਜੋ ਤੁਹਾਨੂੰ ਲੱਗਦਾ ਵ ਕਿ ਆਹ law ਥੋੜ੍ਹਾ change ਹੋਣਾ ਚਾਹੀਦਾ ਵ ਜਾ ਤੇ ਨਹੀਂ ਹੋਣਾ ਚਾਹੀਦਾ ਨਾ ਨਾਕਾ ਤਾ ਚਲੋ polic ਦੀ duty ਵ ਉਹ ਓਹਨੇ ਨੇ ਥੋੜ੍ਹਾ ਕਰਨਾ ਹੁੰਦਾ ਵ ਪਰ ਹਾਜੀ ਬੋਲੋ

ਨਹੀਂ ਮੈਨੂੰ ਸਿਰਫ ਕਸ਼ਮੀਰ ਗੁਮਨ ਦਾ ਮੈਨੂੰ ਜਿਆਦਾ ਗੁਮਨ ਫਿਰਨ ਦਾ ਸੌਕ ਵ ਮੈਂ daddy ਦੇ ਜਰੀਏ ਗੁੰਮਦੀ ਰਹਦੀ ਵ ਕਿਉਕਿ daddy ਦੀ job ਹੀ ਇਸ ਤਰਾਂ ਦੀ ਵ ਕਦੇ ਇਥੇ ਕਦੇ ਓਥੇ ਅਜੇ ਇਥੇ ਵ ਤਿੰਨ ਚਾਰ ਮਹੀਨੇ ਬਾਅਦ ਕੀਤੇ ਹੋਰ ਹੋਣ ਗੇ

ਨਹੀਂ ਨਹੀਂ ਮਤਬਲ privately ਕਮ ਕਰਦੇ ਵ railway ਦਾ ਫਿਰ ਵੀ ਓਹਦੇ ਜਰੀਏ ਵੀ ਕਾਫੀ ਮਤਬਲ ਅੱਧਾ ਦੇਸ ਸ਼ਹਿਰ ਗੁਮ ਚੁਕੀ ਵ ਤਾ ਓਹਨੇ ਤੇ ਜਰਿਏ ਗੁਮ ਸਕਦੀ ਆ ਬਹੁਤ ਤਾ ਹੁੰਦਾ ਵ ਕਦੋ ਡੈਡੀ ਇਥੋਂ shift ਹੋਣ ਗੇ ਚਲੋ ਦੱਸ ਦਿਨ ਲਈ ਸੀ ਕਦੋ ਆਪਾ ਨਿਕਲੀਏ ਬਹਾਰ ਕਦੋ ਗੁਮ ਫਿਰ ਕੇ ਆਈਏ selfie ਲਈਏ picture create ਕਰੀਏ memories ਬਣੀਆਂ ਜਿਸ ਤਰਾਂ South Indian food ਹੁੰਦੇ ਵ ਬਹੁਤ ਹੁੰਦੇ ਵ ਜਿਵੇ dosa, idli or ਚਾਵਲ ਦੇ ਹੋ ਬਣਦੇ ਵ ਛੋਟੇ ਛੋਟੇ ਚਾਵਲ ਨੂੰ ਪੀਓਕੇ ਪੀਸ ਕੇ grind ਓਹਨੂੰ smooth ਕਰਕੇ ਓਹਨੂੰ fry ਕਰਕੇ ਬਣਾ ਦੇ ਨੇ ਸਿਰਫ ਨਾਮਕ ਪਾ ਕੇ ਉਹ ਵੀ ਬਹੁਤ testy ਹੁੰਦਾ ਵ ਓਹਦੇ ਇਲਾਵਾ ਜਿਹੜਾ South Indian food ਵ ਨਾ ਮੈਨੂੰ ਹੁੰਦਾ ਕਿ ਮੈਂ ਓਹ੍ਨਾਨੂੰ taste ਕਰਾ ਜਿਨ੍ਹਾਂ ਹੋ ਸਕੇ ਓਹਨਾ ਜਿਆਦਾ ਕਿਉਕਿ ਮੈਂ instagram ਤੇ video ਦੇਖ ਦੀ ਰਹਿ ਦੀ ਵ ਨਾ ਉਹ ਕਾਫੀ ਅਲਗ ਅਲਗ ਚੀਜ਼ਾਂ ਨੂੰ ਅਲਗ ਅਲਗ ਤਰੀਕੇ ਨਾਲ ਬਣਾ ਦੇ ਨੇ ਮਤਬਲ ਜਿਸ ਤਰਾਂ ਗੁੜ ਹੁੰਦਾ ਵ ਗੁੜ ਨੂੰ ਨਾਮਕ ਵਿਚ

ਨਹੀਂ ਉਹ ਸੌਕ ਓਦੋ ਹੁੰਦਾ ਵ ਜਦੋ ਮੈਂ ਘਰ ਆਵਾ ਓਦੋ ਸੌਕ ਆਂਦਾ ਵ ਪਤਾ ਵ ਹੁਣ ਦੋ ਤਿੰਨ ਮਹੀਨੇ ਘਰ ਰਹਿਣਾ ਵ ਓਦੋ ਹੁੰਦਾ ਸੌਕ ਕਿਉਕਿ ਹੁਣ ਗਰਮੀ ਬਹੁਤ ਵ kitchen ਚ ਖੜ੍ਹੇ ਹੋਣ ਦਾ ਦਿਲ ਨਹੀਂ ਕਰ ਦਾ cooking ਕਿ ਕਰੇਗਾ ਬੰਦਾ imagetion ਵੀ ਬਹੁਤ ਜਰੂਰੀ ਵ ਮਤਬਲ ਕੁਛ ਇਸ ਤਰਾਂ ਦੀ situation life ਚ cearte ਹੋ ਜਾਂਦੀਆਂ ਨੇ ਅਗਰ ਜਿਦੇ ਕਰਕੇ ਤੁਹਾਨੂੰ imagetion ਕਰਨਾ ਜਰੂਰੀ ਹੋ ਜਾਂਦਾ ਵ ਕਦੇ ਕੁਛ planning ਨਾਲ ਵੀ ਚਲਣ ਪੈਂਦਾ ਵ ਕੀਤੇ ਤੁਸੀ ਬਹਾਰ ਜਾਂਦੇ ਹੋ ਕੁਛ trip ਤੇ ਜਾ ਰਹੇ ਹੋ ਤੇ ਤੁਸੀ ਸੋਚ ਕੇ ਚਲਦੇ ਹੋ ਅਗਰ ਰਸਤੇ ਵਿਚ ਦਿਕਤ ਹੋ ਜਾਂਦੀ ਵ ਓਹਦੇ according ਤੁਸੀ madicine ਲੈ ਕੇ ਚਲ ਦੇ ਹੋ ਸਾਰੀ ਸੁਵਿਧਾ ਲੈ ਕੇ ਨਾਲ ਚਲ ਦੇ ਹੋ ਨਾ ਕਿਸ ਤਰੀਕੇ ਨਾਲ ਤੁਹਾਨੂੰ imagination ਕਰਕੇ ਚਲਣ ਜਰੂਰੀ ਵ ਅਗਰ ਤੁਸੀ ਕਹੋ ਕਿ ਹੱਦ ਤੋਂ ਜਿਆਦਾ imagination ਕਰ ਲੋ ਜੀਦੇ ਕਰਕੇ ਤੁਹਾਡੀ health ਖਰਾਬ ਹੋ ਜੇ ਤੇ ਤੁਸੀ depression ਚ ਚਲੇ ਜਾਓ ਉਹ ਚੀਜ਼ ਖ਼ਰਾਬ ਏ ਹਾਂ balance ਜਰੂਰੀ ਏ ਤੁਸੀ ਅਗਰ ਚੀਨੀ ਵੀ ਜਿਆਦਾ ਖਾ ਲੈ ਦੇ ਹੂ ਓਹਦੇ ਕਰਕੇ ਵੀ ਤੁਹਾਨੂੰ ਸ਼ੂਗਰ ਜਾ diabetes ਹੋ ਜਾਂਦੀ ਆ restaurants ਕਲਕੱਤਾ ਵਿਚ ਨਾ ਇਕ restaurants ਨਹੀਂ ਕਲਕੱਤਾ ਨਹੀਂ ਕਰਨਾਟਕਾ ਓਥੇ ਇਕ restaurants ਹੈ ਗੇ ਆ ਓਥੇ restaurants ਇਸ ਤਰਾਂ ਦਾ ਆ ਕਿ ਦਿਨ ਦਿਹਾੜੇ ਮਤਬਲ ਦਿਨ ਹੈ ਨਾ ਇਸ time ਉਹ restaurants ਵਿਚ ਬੰਦ ਹੋ ਜਾਂਦੀਆਂ ਨੇ ਠੀਕ ਅਗਰ ਤੁਸੀ ਆਪਣੇ patner ਨਾਲ ਗਏ ਹੋ ਠੀਕ ਹੈ ਤੁਹਾਡੇ ਕੋਲ ਕੋਈ ਹੈ ਤੁਸੀ ਇਕਲੇ ਨਹੀਂ ਗੇ ਤੇ ਤੁਹਾਨੂੰ ਉਸਨੂੰ ਲਬਾਣਾ ਪਾਵੇ ਗਾ ਉਹ ਵੀ ਹਨੇਰੇ ਚ ਥੋੜ੍ਹਾ adventurous ਆ ਥੋੜ੍ਹਾ ਅਲਗ ਕਿਸਮ ਦਾ restaurant ਆ ਪਰ ਹੈ ਕਾਫੀ ਮਜ਼ੇਦਾਰ ਆ ਓਥੋਂ ਮੈਂ ਸੁਣਿਆ ਮੈਂ food ਵੀ ਕਾਫੀ ਅੱਛਾ ਆ authentic food ਕਾਫੀ ਅੱਛਾ ਆ ਓਥੇ ਆ ਵਾ ਕੀ ਓਥੇ light ਨਹੀਂ on ਕਰਨ ਗੇ ਜਦੋ ਤੁਹਾਨੂੰ ਤੁਹਾਡਾ partner ਮਿਲ ਜਾਵੇਗਾ ਇਨੁ phone ਕਰ ਦੇਣ ਗੇ ਪਰ light ਨਹੀਂ on ਕਰਨ ਗੇ candle light dinner ਜਿਨੂੰ ਤੁਸੀ ਬੋਲਦੇ ਹੋ candle light dinner, lunch, breakfast ਬਸ ਉਸ ਤਰਾਂ ਬਸ ਬਸ ਹੋ date ਵਗੈਰਾ ਜਾਂਦੇ ਨੇ couple ਤੇ ਜਾਂਦੇ ਕਰਦੇ ਨੇ candle light dinner ਬਸ ਉਸ ਤਰਾਂ ਦਾ ਇਹਸਾਸ ਜਿਆਦਾ ਤਰ ਓਥੇ couple ਹੀ ਜਾਣਾ ਪਸੰਦ ਕਰਦੇ ਨੇ ਨਾ ਮੌਕਾ ਹੀ ਨਹੀਂ ਮਿਲਿਆ ਕਰਨਾਟਕਾ ਜਾਨ ਦਾ ਬਿਲਕੁਲ ਮੌਕਾ ਮਿਲੇ ਤਾ ਸਹੀ ਮੌਕਾ ਹੀ ਲਬਦਾ ਦਾ ਹੁੰਦਾ ਕੀਤੇ ਜਾਨ ਦਾ ਕੁਛ ਕਰਨ ਦਾ singal ਵੀ ਜਾਓ ਕੋਈ ਮਨਾਹੀ ਨਹੀਂ ਵ couple ਵਾਸਤੇ ਵੀ ਹੈ ਜਿਆਦਾ romantic ਹੋ ਜਾਂਦਾ ਵ ਜਦੋ ਮੈਂ ਡੈਡੀ ਕੋਲ ਸੀ ਅਸੀਂ ਉੜੀਸਾ ਪੁਰੀ ਜਾਣਾ ਸੀ ਪੁਰੀ ਦਾ plan cancel ਹੋ ਗਿਆ ਸੀ